ਠੀਕ ਠੀਕ university ਤੋਂ ਹੀ ਕੀਤਾ

ਠੀਕ ਏ ਫੇਰ ਤੁਸੀਂ job ਵਿੱਚ ਵੀ ਗਏ ਹੋਵੋ ਗਏ ਉਸ ਤੋਂ ਨਾਲ ਹੀ ਕਿਉਂਕਿ ਸਾਡੇ ਸ਼ਹਿਰ ਤੁਹਾਨੂੰ ਪਤਾ ਈ ਏ ਉਸ time ਚੋ ਛੋਟਾ ਜਾ ਸ਼ਹਿਰ ਤੇ ਕਿੱਥੇ ਇੱਥੇ ਬਾਹਰ ਈ ਜਾਣਾ ਪੈਂਦਾ ਤੇ ਬਾਹਰ ਜਾਣ ਦਾ ਮੋਕਾ ਨੀਂ ਮਿਲਿਆ ਫੇਰ ਇੱਥੇ ਈ job ਕੀਤੀ ਇੱਥੇ ਵੀ system computer ਦੇ regarding ਈ ਸੀ ਸਾਲ ਨੋ ਕੀਤੀ ਫੇਰ ਵਿਆਹ ਹੋ ਗਿਆ ਵਿਆਹ ਦੇ ਬਾਅਦ ਫੇਰ gap ਪੈ ਗਿਆ ਫੇਰ

ਕੋਈ ਫੇਰ ਪੁੱਛਦਾ ਨੀਂ ਨਾ ਕੀ ਕੀਤਾ ਸੀ ਕੀ ਨਹੀਂ ਕੀਤਾ ਸੀ ਇੰਨੇ time ਕਿਉਂ ਨਹੀਂ ਕੀਤਾ ਤੇ gap ਨਾਲ ਵੀ ਬੜਾ ਫਰਕ ਵੀ ਪੈ ਜਾਂਦਾ ਵੇ ਠੀਕ ਠੀਕ ਜੀ

ਮੈ ਕਿਆ ਮੈਂ ਪੁੱਛਾਗੀ ਕਿਹੜਾ event ਸੀ ਕੀ ਨਹੀਂ event ਸੀ ਜਿਹਦੇ ਚ ਤੂੰ ਸਾੜੀ ਪਾ ਕੇ ਗਈ ਸੀ

ਜੀ ਜੀ ਜੀ ਉਹ ਨਾ ਨੈਕ ਈਦ inspection ਇਸ ਵਾਰ ਸੀ ਇੱਕ ਵਾਰ A positive ਮਿਲਿਆ A plus ਮਿਲਿਆ grade ਉਸ ਤੋਂ ਬਾਅਦ A ਮਿਲਿਆ grade ਖਾਲਸਾ college ਤੋਂ

ਬਾਲ ਕ੍ਰਿਸ਼ਨ sir ਨੂੰ ਤੁਹਾਡਾ ਨਾਮ ਵੀ ਯਾਦ ਸੀ ਅਸੀਂ

ਤੇ ਮੈਂ ਐਵੇ ਗੱਲ ਛੇੜੀ ਮੈਂ ਕਿਆ ਜੋ ਮੇਰੀ ਜੋ sister in law ਏ ਵੋ ਬੀ ਆਪਕੀ student ਹੈ IT ਕੀ ਏ ਕਿਹਤੇ ਨਾਮ ਬਤਾਉ ਮੁਜੇ ਪਤਾ ਹੋਗਾ ਮੈਂ ਕਿਆ ਇਕਬਾਲ ਕੌਰ ਕਹਿੰਦੇ ਹਾਂ ਮੈਂ ਜਾਨਤਾ ਹੂੰ ਵੋ ਸਭ ਕੋ lead ਕਰਤੀ ਥੀ

ਅੱਛਾ class ਵਿੱਚ ਦੋ ਕੁੜੀਆਂ ਈ ਹੁੰਦੀਆਂ ਸੀ ਬੱਸ

ਉਹਨਾ ਨੂੰ ਵੀ ਇਹ ਵੀ ਪਤਾ ਸੀ ਜਗਾਦਰੀ ਰਹਿੰਦੇ ਏ function ਵਿੱਚ ਸੀਗੇ ਅਸੀਂ ਇੱਕ event ਸੀ ਸਾਡਾ college ਵੱਲੋਂ

ਉਹਨੇ ਬਾਹਰ ਜਾਣਾ ਸੀ ਦੂਜੇ college ਵਿੱਚ ਕਰਨਾਲ college ਵਿੱਚ

ਉਹਦੇ ਵਾਸਤੇ ਮਤਲਬ ਅਸੀਂ ਕੋਈ blood donation camp ਹੋਵੇ ਕੋਈ ਵੀ event ਹੋਵੇ ਕੁੱਝ ਵੀ ਹੋਵੇ ਸਾਡੇ IT ਕਿਉਂਕਿ ਸਾਡਾ ਸਭ ਤੋਂ ਪਹਿਲਾਂ batch ਸੀ

ਅੱਛਾ ਤੁਸੀਂ ਇੱਕ ਤੁਹਾਡੀ junior ਹੋਏ ਗੀ ਹਾਂ ਸਭ ਪਤਾ ਨੀਂ junior ਏ ਕੇ sub junior ਏ ਇੱਕ ਮਨਪ੍ਰੀਤ ਕੌਰ ਸੀ ਮੇਰੀ friend

ਨਹੀਂ ਤੁਸੀਂ ਤੁਸੀਂ ਕਦੋਂ ਦੇ pass out ਓ two thousand

ਅੱਛਾ ਨਹੀਂ ਨਹੀਂ ਫ਼ਿਰ four ਵਿੱਚ ਨੀਂ ਅਸੀਂ ਤੇ ਅਹ four ਵਿੱਚ ਮੈਂ admission ਲੀਤਾ four six seven ਇਹ ਤਿੰਨ ਸਾਲ ਅਸੀਂ ਹਾਂ ਤੁਸੀਂ

go ਸੋਹਣੀ ਜੀ ਸੀ

ਹੋਣੀ ਇਤਨੀਆਂ ਸਾਰੀਆਂ ਤਿੰਨ ਮਨਪ੍ਰੀਤ ਆਈਆਂ ਸੀ ਅੱਛਾ ਹਾਂ ਮਨਪ੍ਰੀਤ ਸੀ ਮੇਰੀ friend ਤੇ ਉਹਨੇ ਵੀ IT ਚ admission ਲੀਤਾ ਸੀ ਹੋਰ ਹੁਣ ਕੋਈ event ਨੀਂ ਏ college ਵਿੱਚ ਹੈਗੇ ਹੁਣ ਹੁਣ ਤੇ ਇੰਨਾ ਨੇ ਹੋਰ ਇੱਕ ਹੋਰ ਨਵਾ ਕੰਮ start ਕਰਤਾ ਏ PTM ਕਰਾਣੀ ਕਹਿੰਦੇ ਅਸੀਂ school level ਤੇ ਕਰਾਂਦੇ ਸੀ ਹੁਣ college level ਤੇ ਵੀ ਕਰਾਵਾਵਾਗੇ

ਤੁਹਾਨੂੰ ਇਹ ਨੀਂ ਪਤਾ ਨਾ ਪਹਿਲੇ PTM ਹੁੰਦੀ ਸੀ ਕੋਲੇਜਾ ਚ ਵੀ

ਪਹਿਲੇ

paper ਦੇ ਬਾਅਦ ਨਾ first term ਦੇ paper ਦੇ ਬਾਅਦ

ਅੱਛਾ ਹਾਂ ਫੇਰ ਉਹਦੇ ਬਾਅਦ ਸਾਡੀ performance ਦੇ ਬਾਅਦ ਵੀ PTM ਹੁੰਦੀ ਸੀ ਮੈਂ PTM ਵਿੱਚ ਮੇਰੇ ਪਾਪਾ ਦੋ ਵਾਰ ਗਏ ਨੇ ਉਹ ਵੀ first year ਵਿੱਚ ਈ ਬੱਸ ਫੇਰ ਉਹਦੇ ਬਾਅਦ ਨੀ PTM ਹੋਈ okay ਵੈਸੇ ਗੱਲ ਤੇ ਠੀਕ ਏ system ਸਹੀ ਸੀ ਅਗਰ PTM ਹੁਣ ਇਹ ਈ ਤੇ reason ਏ ਜੋ ਹੁਣ ਅੱਜ ਕੱਲ ਅਸੀਂ ਦੇਖਦੇ ਆ ਬੱਚਿਆਂ ਦੀ attendance ਨੀਂ ਏ

attendance ਵਾਸਤੇ ਈ ਵਗੈਰਾ attendance ਬੱਚੇ ਦੀਆਂ performance ਇਹ ਸਭ ਕੁੱਝ ਕਿਉਂਕਿ ਸਾਡੇ ਤੇ sector ਸਾਡਾ ਤੇ sector IT sector ਸੀ ਅਸੀਂ ਅਗਰ ਕੋਈ ਨਹੀਂ ਗਿਆ ਤੇ ਪਤਾ ਲੱਗ ਈ ਜਾਂਦਾ ਸੀ ਅਸੀਂ ਰੋਜ ਜਾਂਦੇ ਸੀ ਸਾਡੀ ਇਹ complaint ਰਹਿੰਦੀ ਸੀ ਬੱਚੇ ਕਦੀ bunk ਈ ਨਹੀਂ ਮਾਰਦੇ ਅਸੀਂ ਕਦੀ bunk ਈ ਨੀਂ ਮਾਰਿਆ ਅਸੀਂ ਕੀ ਮਤਲਬ ਕੀ ਸਾਡੀ class ਵਿੱਚ ਬੱਚੇ ਬਾਹਰੋ ਆਏ

ਨਹੀਂ ਸਾਡੇ ਸੀ or even ਅਗਰਸੈਨ college ਏ ਨਾ

ਉੱਥੇ ਅਗਰ ਬੱਚੇ ਸੀ attendance ਜੇਰਾ ਜੀ ਵੀ ਘੱਟ ਹੋਈ ਨਾ ਇੱਕ ਮਹੀਨੇ ਦੇ ਵਿੱਚ ਵੀ ਜੇਰਾ ਜੀ ਵੀ ਘੱਟ

ਨਾਲ ਈ ਉਹਦੇ ਘਰੋ parents ਨੂੰ ਬੁਲਾ ਲੈਣਗੇ ਉਹਦੇ ਹੱਥ ਵਿੱਚ ਚਿੱਠਾ ਫੜਾ ਦੇਣਗੇ ਵੈਸੇ ਐਵੇ ਕਰਨਾ ਚਾਹੀਦਾ ਹਰ college ਹੁਣ MLN college ਏ ਮੈਂ ਮੇਰੇ ਫ਼ਿਰ ਚਾਰ ਸਾਲ ਮੈਂ ਦੇਖਿਆ ਅਰੇ ਬੱਚੇ ਮੈਂ ਕਹਿ ਰਹੀ ਆ ਅਹ ਵੇਖ ਪਿੱਛੇ ਘੁੰਮ ਘੁੰਮ ਕੇ ਜਿਵੇਂ ਤਿਵੇਂ ਕਰਕੇ ਥੋੜੀ ਜੀ ਵੀ attendance ਏ ਨਾ ਜਿਵੇਂ ਜਿਵੇਂ ਦੱਸ ਦੱਸ ਮੈਂ ਕਹਿ ਰਹੀ ਆ ਦੱਸ ਬਾਰਾਂ ਦੀ ਹੈਗੀ shortage ਜੇ ਤੇ ਉਸਦੇ ਉਹ

ਖਾਲਸਾ college ਵਿੱਚ ਅਗਰ ਤੁਹਾਡੀ attendance ਦੀ ਜਰਾ ਜੀ shortage ਏ ਨਾ ਤੁਹਾਨੂੰ roll ਦੀ slip ਈ ਨਹੀਂ ਦਿੰਦੇ ਅੱਛਾ ਖਾਲਸਾ ਵਿੱਚ ਹਾਂ ML MLN ਵਿੱਚ ਤੇ ਮੈਨੂੰ ਪਤਾ ਏ ਨਾ ਉੱਥੇ ਤਾਂ ਦੇਂਦੇ ਨੀਂ ਸੀ ਇੱਥੇ ਵੀ ਉਹਨਾ ਦੇ restriction ਕਰਦੇ ਹੀ ਜਾ ਰਹੇ ਏ ਇਹਦੇ ਨੀਂ ਐਵੇ ਈ ਨਾਮ ਬਦਨਾਮ ਕੀਤਾ ਮਗਰ ਜੋ ਪੜ੍ਹਾਈ ਖਾਲਸਾ college ਵਿੱਚ ਏ ਨਾ

ਬਿਲਕੁਲ ਬਿਲਕੁਲ homely atmosphere ਏ ਇਹ ਤੇ ਹੈ ਮੈਂ ਦੋਨੋ ਜਗ੍ਹਾ ਦੇਖਿਆ ਉੱਥੇ ਵੀ ਰਹੀ ਆ MLN ਵੀ ਤੇ ਇੱਥੇ ਇੱਥੇ ਐਵੇ ਏ ਜਿਵੇਂ ਅਪਨਾਪਨ ਏ ਹਮ

ਬਿਲਕੁਲ ਬਿਲਕੁਲ ਬਿਲਕੁਲ ਚੱਲ ਤੇ ਠੀਕ ਏ ਫੇਰ ਆਵਾਂ ਗੀ ਹੁਣ ਜਲਦੀ ਤੇ ਫੇਰ ਮਿਲਦੇ ਆ ਚੱਲ ਮੈਨੂੰ ਇਹ ਬਹੁਤ

hello ਨੇਨਸੀ ਕਿਵੇਂ ਓ ਤੁਸੀਂ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ok ਹੋਰ ਕੀ ਕਰ ਰਹੇ ਸੀ ਕੁੱਝ ਨੀਂ ਬੱਸ ਆ exams ਖਤਮ ਹੋਏ ਸੀ ਇਸ ਕਰਕੇ ਮੇਰੀ holidays ਏ ok ok ਫੇਰ holidays ਚ ਕੀ ਕਰਨਾ ਤੁਸੀਂ ਹੁਣ holidays ਚ ਦੇਖਦੇ ਆ sports ਵਾਸਤੇ apply ਕਰਦਾ sports ਮੈਨੂੰ ਬਹੁਤ ਵਧੀਆ ਲੱਗਦੀਆਂ ok sports sports ਦੇ ਵਿੱਚ ਕਿਹੜੀ game ਤੁਹਾਨੂੰ ਜਿਆਦਾ ਵਧੀਆ ਲੱਗਦੀ ਏ sports ਦੇ ਵਿੱਚ cricket and football ਵੀ ਬਹੁਤ ਵਧੀਆ ok

ਵਧੀਆ scope enjoy ਕਰਨ ਲਈ ਵੀ ਵਧੀਆ ਹਨਾ ਹਾਂਜੀ ਹਾਂ ਨਾਲ ਇੱਕ ਤਾਂ ਏ ਆ scope ਵੀ ਇੱਦਾ ਬਹੁਤ ਵਧੀਆ ਅੱਗੇ ਜੇ cricket ਦੇ ਤੁਸੀਂ ਅੱਗੇ plain ਕਰਦੇ ਓ ਹਾਂਜੀ ਹਾਂਜੀ

ਅੱਗੇ ਚੱਲ ਕੇ ਕਾਫੀ ਕੁੱਝ ਇਸ ਚ ਆਪਾਂ ਹਾਸਿਲ ਕਰ ਸਕਦੇ ਆ ਹਾਂਜੀ ਤੇ body maintain ਕਰਨ ਚ ਵੀ ਬਹੁਤ ਵਧੀਆ ਨਾ body fit ਰਹਿੰਦੀ ਏ ਆਪਣੀ ਹਾਂਜੀ ਹਾਂਜੀ ok ਮੇਨੂੰ ਤਾਂ ਵੇਸੇ ਵਧੀਆ ਵਗੈਰਾ ਜਿਆਦਾ ਵਧੀਆ ਲੱਗਦਾ listen ਕਰਨਾ ਬਹੁਤ ਵਧੀਆ ਲੱਗਦਾ singing ਬਹੁਤ ਵਧੀਆ ਲੱਗਦੀ ਏ

AP Dillon AP Dillon nice ਮੈਂ ਵੀ ਉਹਦੇ ਕਾਫੀ songs ਸੁਣੇ ਏ ਬਹੁਤ ਵਧੀਆ songs

ਪੰਜਾਬੀ industry ਨੂੰ ਕਾਫੀ ਅੱਗੇ ਲੈਕੇ ਜਾਏਗਾ ਉਹ ਹਾਂਜੀ ਹਾਂਜੀ ਵੇਸੇ Karan aujla ਇਸ time top ਤੇ ਚੱਲ ਰਿਹਾ ok

ਹਾਂਜੀ ਹਾਂ ਮੈਂ ਬਹੁਤ ਮੈਂ favorite ਏ ਮੇਰੇ ਪੰਜਾਬੀ songs ਉਹਦੇ ਵਿੱਚ Karan aujla ਹੋ ਗਿਆ AP Dillon and diljit dosanjh akhil ਇਹ ਸਾਰੇ ਬਹੁਤ ਵਧੀਆ ਇਹਨਾ ਦੇ songs ਨੇ ਹਾਂਜੀ ਤੇ ਬਾਕੀ singers ਦੀ ਵੀ struggle life ਸੁਣ ਕੇ ਨਾ ਫੇਰ ਏਵੈ ਹੁੰਦਾ ਵੀ ਆਪਾਂ ਵੀ singing ਚ ਆਪਣਾ ਮਤਲਬ ਬਹੁਤ ਵਧੀਆ scope ਏ ਅਗਰ ਕਿਸੇ ਨੂੰ singing ਕਰਨ ਚ interest ਏ ਤਾਂ ਉਹਦੇ ਵਿੱਚ ਵੀ ਅੱਜਕਲ ਬਹੁਤ ਜਿਆਦਾ competition ਏ singing ਚ ਵੀ ਹਾਂਜੀ ਹਾਂ Karan aujla ਦੀ ਵੀ life style ਚ ਉਹਨਾ ਨੇ ਇਵੇ ਦਸਿਆ ਪਹਿਲਾਂ ਉਹ ਬਹੁਤ ਮਤਲਬ ਗਰੀਬ ਸੀਗਾ ਗਰੀਬ ਘਰ ਦਾ ਸੀ ਉਹਦੇ parents

ok ਮੇਰੀ ਵੇਸੇ mostly hobby ਇਹ ਹੈ ਮਤਲਬ ਵੀ ਅਗਰ ਜਦੋ ਮੈਂ free ਹੋਵਾ ਵੀ ਆ ਜਿਹੜੇ ਆ ਮਤਲਬ needy Childs ਹੁੰਦੇ ਨੇ ਬਾਹਰ road ਵਗੈਰਾ ਤੇ ਥੋੜਾ socialism ਮੈਨੂੰ ਜਿਆਦਾ ਪਸੰਦ ਏ ਉਸ ਨਾਲ ਆਪਾਂ ਨੂੰ ਵੀ ਬਹੁਤ ਕੁੱਝ ਸਿਖਣ ਨੂੰ ਮਿਲਦਾ ਵੀ ਬੀ ਸਭ ਆਪਣੀ ਤਰਾਂ ਤਿਕੁਰਤੀ ਨਹੀਂ ਹੁੰਦੀ ਕਿਸੇ ਦੀ ਤੇ ਮਤਲਬ ਮੈਨੂੰ socialism ਜਿਆਦਾ ਵਧੀਆ ਲੱਗਦਾ ਇਸ ਕਰਕੇ ਮੈਂ Childs ਨੂੰ ਥੋੜਾ ਭਰ ਕੁੱਝ food ਵਗੈਰਾ ਯਾ ਫਿਰ ਕੁੱਝ ਕੁੱਝ ਵੀ ਉਹਨਾ ਨੂੰ ਦੇਣ ਚ ਜਿਆਦਾ prefer ਕਰਦੀ ਆ

ਜਦ ਤੋਂ phone ਆਏ ਏ smart phones ਆਏ ਉਸ ਦੇ ਨਾਲ ਕਾਫੀ culture ਆਪਣਾ change ਹੋ ਗਿਆ ਤੁਸੀਂ ਦੇਖਿਆ ਈ ਹੋਣਾ

ਛੋਟੇ ਛੋਟੇ ਬੱਚੇ ਵੀ ਅੱਜਕਲ phone ਲੈ ਕੇ ਚਲਾਂਦੇ ਏ ਹਮ

ਮੈਨੂੰ ਹੋਰ ਵੀ ਕਿਸੇ ਚੀਜ ਬਾਰੇ ਮਤਲਬ knowledge ਦੋ ਮੈਨੂੰ game ਚ ਜਿਆਦਾ interest ਨਹੀਂ ਏ ਮੈਂ ਆਪਣਾ interest increase se ਕਰਨ ਲਈ ਤੁਹਾਡੇ ਤੋਂ ਪੁੱਛ ਰਹੀ ਹਾਂ games ਤਾਂ ਤੁਹਾਨੂੰ outdoor ਪਸੰਦ ਏ ਕੀ indoor games ਕਿਹੜੀ ਵਾਲੀ both ਮੈਂ ਸਿਰਫ ਹਜੇ just ਉਹਨਾ ਬਾਰੇ knowledge ਲੈਣਾ ਚਾਹੁੰਦੀ ਹਾਂ ਮੈਂ ਅੱਗੇ game ਵਗੈਰਾ ਕੁੱਝ start ਕਰਨਾ ਚਾਹੁੰਦੀ ਆ ਤਾਂ ਤੁਸੀਂ ਮੈਨੂੰ ਦੋਨਾ ਬਾਰੇ ਸਮਜਾ ਸਕਦੇ ਓ ok indoor games ਤਾਂ basically ਆਪਣੇ mind control ਨਾਲ ਹੁੰਦੀ ਏ basically

ਜਿਸ ਚ indoor game like Ludo ਆ ਗਈ ਵੀ chess ਆ ਗਈ ok ok

ok

and ਅਗਰ ਤੁਸੀਂ ਮਤਲਬ ਆਪਣਾ fitness ਕੋਈ chance outdoor ਚ ਆ football try ਕਰ ਸਕਦੇ ਆ cricket ਵੀ ladies ਵਾਲਾ ਤੁਹਾਨੂੰ ਪਤਾ ਹੀ ਏ ਕਾਫੀ team ਆਪਣੀ ਅੱਗੇ ਚੱਲਦੀ ਏ ਇਸ time ok

ਹਾਂਜੀ